ਮੋਕੋ ਮੁਕਰ ਗਿਆ ਮੁੜ ਕੇ ਦਿੱਤਾ ਹੀ ਨਹੀਂ

ਇੱਕ ਰੇਟ ਬੜਾ high ਹੈ ਤਾਂ ਕਰ ਕੇ ਕੋਈ ਇਹਦੇ ਕੋਲ ਨਹੀਂ ਜਾਂਦਾ

ਨਹੀਂ ਇਹਨੇ ਤੇ ਕਿਰਾਇਆ ਲੈਣਾ ਇਹਨੂੰ ਕਿ ਹੈ ਇਹਨੂੰ ਭਾਵੇਂ ਪਨੀਰ ਬਨਾਉਣ ਭਾਵੇਂ ਮੀਟ ਬਨਾਉਣ ਇਹਨੂੰ ਕਾਹਦਾ ਆਹੋ ਜਦੋਂ ਆਉਂਦਾ ਹੋਣਾ ਇੱਕ ਦੋ ਵਾਰੀ ਤੇ ਮੇਰੇ ਹੁੰਦਿਆਂ ਵੀ ਮੁੱਕਰ ਜਾਂਦਾ ਰਿਹਾ ਹੈ ਵਾ ਹੈਨਾ ਤੇਰੇ ਭਾਜੀ ਦੇ ਦਵਾਲੇ ਹੋ ਜਾਂਦਾ ਹੁੰਦਾ ਸੀ ਕਿ ਅਸੀਂ ਨਹੀਂ ਇਹਨਾਂ ਨੂੰ ਦੇਣਾ ਸਾਮਾਨ

ਗੁੱਜਰਾਂ ਨੂੰ ਕਹਿੰਦਾ ਸੀ ਸਮਾਨ ਦੇਣਾ ਗੁੱਜਰ ਮੀਟ ਬਣਾਉਂਦੇ ਹਾਂ ਗੁੱਜਰ ਪਤੀਲੇ ਕਾਲੇ ਕਰ ਦਿੰਦੇ ਹਾਂ ਮੈਟ ਵੀ ਨਾ ਦਵੇ ਦਰੀਆਂ ਵੀ ਨਾ ਦਵੇ ਅੱਛਾ ਆਹੋ ਇਹ ਤਾਂ ਇਹਦਾ ਕੋਈ ਜਿਆਦਾ ਇਤਰਾਜ ਮੈ ਨਾ ਦਵੇ ਤੇ ਫਿਰ ਨੁਸਹੇਰਾ ਕਿਹੜਾ ਦੂਰ ਆ ਬੰਦਾ ਨੁਸਹੇਰਾ ਚੱਲ ਜੇ ਫਿਰ ਤੇ ਆਪ ਲੋਕੀ ਉਥੇ ਸਾਰੇ ਹੀ ਲਿਆਉਂਦੇ ਆ

ਆਹੋ ਉਥੇ ਕਿਹੜਾ ਉਹਨੇ free ਦੇਣਾ ਵਾ ਜਾਂ ਹੈ ਨਾ ਪੈਹੇ ਦੇਕੇ ਇਹਨੇ ਦੇਣੇ ਇਹਦਾ free ਥੋੜੇ ਇਹਨੇ ਦੇਣਾ ਵਾ

ਜਾਨ ਕੇ ਇਹ ਕਿ ਚਾਹੇ ਤੂੰ ਸਾਮਾਨ ਨਾ ਪਾ ਫਿਰ ਜਾਂ ਹੈ ਨਾ ਜੇ ਤੈਨੂੰ ਇਨੀ ਬੰਦਸ ਹੈ ਤੇ

ਆਹੋ ਦੁਕਾਨਾਂ ਪਾ ਕੇ ਤੇ ਬਹਿ ਗਏ ਆ ਤੇ ਹੁਣ ਦੱਸ ਤੂੰ ਫਿਰ ਦੁਕਾਨਾਂ ਬੰਦ ਹੀ ਰੱਖਣੀ ਆ ਭਲੇ ਹਮਮ ਹੋਰ ਬੰਦ ਹੀ ਰਹਿਣੀ ਆ ਜਦੋ ਕਿਸੇ ਨੇ ਓਹਨੂੰ ਚਲਾਨ ਨਹੀਂ ਦੇਣੀ

ਸਮਾਨ ਚਾਹੀਦਾ ਹਾਂ ਓਹਦੀ ਬੁੱਢੀ ਨਹੀ ਠੀਕ ਆਹੁੰਦੇ ਬੱਬੂ ਦਿਹਾਤੇ ਵਾਲੇ ਦੀ

ਅਟੈਕ ਹੋ ਗਿਆ ਉਹਨੂੰ ਦੂਜਾ ਆਹੋ ਕਹਿੰਦੇ ਜਵਾਬ ਮਿਲ ਗਿਆ ਹੋਣਾ ਆਹਂਦੇ ਅੰਬਰਸਰੋ ਵੀ ਲਿਆਉਂਦੀ ਹੀ ਖਰੇ ਆਹੋ

ਆਪ ਹਜੇ ਉਹ ਕਿਥੇ ਕਿਡੀ ਜਵਾਨ ਹੀ ਉਹ ਹੈਨਾ

ਆਹ ਤੇ ਨਹੀਂ ਛੁੱਟੀ ਦਿੰਦੇ ਤੇ ਰਹਿਣ ਦਿੰਦੇ ਹੈਨਾ ਆਹ ਤੇ ਨਹੀਂ ਛੁੱਟੀ ਦਿੰਦੇ ਤੇ ਰਹਿਣ ਦਿੰਦੇ ਹੈਨਾ ਪਾਸਾ ਵੀ ਖਲੋ ਗਿਆ ਹੁਣ ਨਾ ਲੱਤ ਹਿਲਦੀ ਨਾ ਬਾਂਹ ਹਿਲਦੀ ਅੱਗੇ ਮਾੜਾ ਮੋਟਾ ਕਹਿੰਦੇ ਫਿਰ ਤੁਰ ਲੈਂਦੀ ਸੀ ਆਹੋ ਪੈਸੇ ਛੱਡ ਤੇ ਪੈਸੇ ਲੱਗਣ ਦੇ ਹੀ ਓਹਨਾ ਕਰਾ ਲੈਂਦੇ ਇਲਾਜ਼ ਮੈਂ ਕਿਹਾ ਪੈਸੇ ਲੱਗਣ ਦੇ ਚਾਲ ਇੱਲਾਜ ਉਲੁਜ ਕਰਾ ਲੈਂਦੇ

ਆਹੋ ਹੁਣ ਜਿਯਾਦੀ ਨਹੀਂ ਠੀਕ ਤੇ ਆਹੋ ਤੇ ਕੀਤੇ ਸੋਹਣੀ ਕਿੰਨੀ ਵੇਖਲੇ ਦੁਕਾਨ ਵੀ ਪਾਈ ਓਹਨੇ ਕਿ ਚਲ ਦੁਕਾਨ ਵੀ ਮੈਂ ਲਾਗੇ ਚਲਾਉਂਗੀ ਆਹੋ ਉੱਥੇ ਕੱਪੜਿਆਂ ਵਾਲੀ ਲਾਗੇ ਪਾਈ ਹੈ ਕਿ ਬਿਮਾਰੀਆਂ ਦਾ ਕੋਈ ਪਤਾ ਲਗਦਾ ਹੈ ਚੰਗੀ ਭਲੀ ਵੇਖ ਲੈ ਦੁਕਾਨ ਤੇ ਬਹਿੰਦੀ ਹੁੰਦੀ ਸੀ ਉਹ

ਬਿਮਾਰੀਆਂ ਵਿਚੇ ਵਿਚ ਕੋਈ ਪਤਾ ਨਹੀਂ ਲਗਦਾ ਇਹਨਾਂ ਦਾ ਕਹਿ ਦਾ ਉੱਤੋਂ ਉੱਤੋਂ ਕਹਿ ਦਾ ਬਹਿ ਠੀਕ ਹੈ ਠੀਕ ਹੈ ਪਰ ਵਿਚੇ ਵਿਚ ਨਹੀਂ ਪਤਾ ਲਗਦਾ ਕੋਈ ਆਹੋ ਤੇ ਹੁਣ ਵਿਚਾਰੀ ਨੇ ਕਿ ਪਤਾ ਕਿੰਨਾ ਚਿਰ ਮੰਝੇ ਤੇ ਰਹਿਣਾ ਤੇ ਕਿੰਨਾ ਚਿਰ ਨਹੀਂ ਹੁਣ

ਨਿਆਣੇ ਪਤਾ ਨਹੀਂ ਓਹਦੇ ਕਿੰਨੇ ਹੈ

ਨਿਆਣੇ ਪਤਾ ਨਹੀਂ ਓਹਦੇ ਚੱਲ ਉਹ ਵੀ ਵਿਚਾਰਾ ਦੁਕਾਨ ਚਲਾਉਂਦਾ ਸੀ ਇਹ ਵੀ ਚਲਾਉਂਦੀ ਸੀ ਚੱਲ ਹਮਮ ਪਰ ਫਿਰ ਆਪ ਜਿਹੜੀ ਹੈ ਨਾ ਬੇਈਮਾਨੀ ਦਾ ਬੇਈਮਾਨੀ ਦਾ ਪੈਸਾ ਨਹੀ ਖਲੋਂਦਾ ਕਿੱਥੇ ਵੀ ਉਹ ਕਿਥੇ ਨਾ ਕਿੱਥੇ ਲੱਗ ਹੀ ਜਾਂਦਾ ਲੱਗ ਹੀ ਜਾਂਦਾ ਸਹੀ ਗੱਲ ਹੀ ਲੱਗ ਜਾਂਦਾ ਵਾ ਕਿ

ਇਹੋ ਜਿਹੇ ਪੈਸੇ ਘੱਟ ਹੀ ਟਿੱਕਦੇ ਹੁੰਦੇ ਨਾਲੇ ਇਹੋ ਜਿਹੇ ਪੈਸੇ ਘਰ ਨਹੀਂ ਲੱਗਦੇ ਇਹੋ ਜਿਹੇ ਪੈਸੇ ਦਾ ਇਹਦਾ ਹੀ ਹੁੰਦਾ ਹੈ ਬੇਈਮਾਨੀ ਦਾ ਪੈਸਾ ਨਹੀ ਹਿਸਾਬ ਲੱਗਦਾ ਚੰਗੇ ਥ੍ਹਾਂ

ਲੋਕਾਂ ਦੀ ਜ਼ਿੰਦਗੀ ਖਰਾਬ ਕਰਨੀ ਤੇ ਫਿਰ ਮਗਰ ਕਿ ਰਹਿਣਾ ਹਮਮ ਇੱਕ ਨੁਸ਼ਹਿਰੇ ਵੀ ਹੈ ਨਾ ਮਰੀ ਆਹਂਦੇ ਸੱਤਵਾਂ ਕੇ ਅੱਠਵਾਂ ਮਹੀਨੇ ਹੀ ਓਹਨੂੰ ਵਿਚਾਰੀ ਨੂੰ ਲੱਗਾ

ਆਹੋ ਗੁੱਡੋ ਉੱਥੇ ਗਈ ਸੀ ਮਕਾਣੇ ਹਾਂ ਉੱਥੇ ਗਈ ਸੀ ਕਿ ਓਹਨਾ ਦੇ ਘਰਿਓਂ ਕੋਈ ਲਾਗੋਂ ਹੀ ਕੋਈ

ਆਹੋ ਮੈਨੂੰ ਵੀ ਗੋਲਡੀ ਨੇ ਦੱਸਿਆ ਆਹੁੰਦਾ ਕਿ ਉਹਨੂੰ ਛੇਵਾਂ ਸੱਤਵਾਂ ਮਹੀਨਾ ਹੀ ਲੱਗਾ ਤੇ ਵਿਚਾਰੀ ਮੱਰ ਗਈ ਮੈਂ ਕਿਹਾ ਕਿ ਚੱਲ ਕਿ ਕਰਨਾ ਜੋ ਰੱਬ ਦੀ ਮਰਜ਼ੀ ਫਿਰ

ਗਈ ਫਿਰ ਵਿੱਕੀ ਦੀ ਵਹੁਟੀ ਵੀ ਆਹੋ ਓਹਨਾ ਦੇ ਆਪਣੇ ਹੀ ਕੋਈ ਹਮਮ

ਨੂੰਹ ਨਾਲ ਹੀ ਪਤਾ ਲੱਗਦਾ

ਹਮਮ ਹੋਰ ਧਰਮੇ ਦੀ ਨੂੰਹ ਸੋਹਣੀ ਹੈ

ਗਏ ਹੀ ਤੁਹੀ ਪਾਰਟੀ ਤੇ ਪਾਰਟੀ ਵਧੀਆ ਕੀਤੀ ਹੀ

ਅੱਛਾ

ਹਮਮ ਘਰੇ ਵਧੀਆ ਅਹੀ ਤੇ ਚਾਅ ਚੁੱਕ ਕੇ ਅਗੇ ਰੋਟੀ ਤੇ ਅਸੀਂ ਗਏ ਨਹੀ ਤੇ ਅੱਛਾ ਵਧੀਆ ਆਹੁੰਦੇ ਪ੍ਰੋਗਰਾਮ ਕੀਤਾ ਹਾ ਉਹ ਤੇ ਫਿਰ ਉਹਦੇ ਭਰਾ ਦਾ ਜੇਠ ਵੀ ਮਰ ਗਿਆ ਫਿਰ ਹਮਮ ਹਮਮ ਆਹੋ ਤਾਂ ਕਰਕੇ ਤੇ ਤਾਂ ਹੀ ਉਹਨਾਂ ਨੇ ਹੋਲਾ ਜਾ ਕਹਿ ਦਿਤਾ ਮੁੜ ਕੇ ਫਿਰ ਇਹ ਹੀ ਕਿ ਕੰਮ ਕੀਤਾ ਸਿਰ ਤੇ ਚੁਕ ਲਈਂਦੇ ਹੁੰਦੇ ਦਿਨ ਵੀ ਲਾਗੇ ਆ ਗਏ ਆ ਤੇ ਜਿਸ ਦਿਨ ਉਹ ਮਰਿਆ ਤਾਂ ਉਸ ਦਿਨ ਕਿਸੇ ਦੇ

ਹਾਂ ਡੀ ਜੇ ਵੀ ਵਾਪਿਸ ਕਿੱਤੇ ਫਿਰ ਇਹਨਾਂ ਨੇ ਐਵੀਂ ਵਾਜਾ ਲਾਇਆ ਹੀ ਹਾਂ ਤਾਹੀ ਨਹੀਂ ਲਾਏ ਮੈਂ ਕਹਿੰਦੀ ਆ ਇਹਨਾਂ ਨੇ ਡੀਜੇ ਨਹੀਂ ਇਹਨਾਂ ਲਾਏ ਤੇ ਮੈਨੂੰ ਫਿਰ ਪਤਾ ਲਗਾ ਕਿਹੋ ਕਿ ਇਹਨਾਂ ਦਾ ਤਾਇਆ ਮਰ ਗਿਆ ਵਾ

ਹਾਂ ਭੈਣਾਂ ਮੈ ਤੇ ਸਮਝ ਗਈ ਇਹ ਹੁੰਦੇ ਕੋਈ ਹੋਰ ਆ ਤੇ ਕਿਹੇ ਨੇ ਇਥੇ ਕਿਹੜਾ ਮਰਿਆ ਵਾ ਮਰਿਆ ਤੇ ਉਥੇ ਹੀ ਆ

ਨਹੀ ਪਰ ਫਿਰ ਭਰਾ ਤੇ ਹੈ ਈ ਆ ਚਾਚਾ ਆਹੋ ਉਹੀ ਤੇ ਮੈਂ ਕਹਿਨ ਦਈ ਆ ਤੁਸੀ ਜੋ ਕੀਤੀ ਕੋਈ ਹੋਰ ਹੁੰਦਾ ਨਾ ਨੇ ਤੇ ਕਿਹੇ ਨੇ ਐ ਥੋੜੇ ਨਾ ਸੋਚਣਾ ਸੀ ਕਿਸੇ ਨੇ ਇਹ ਕਹਿਣਾ ਹਾ ਹਏ ਇਥੇ ਕਿਹੜਾ ਮਰਿਆ ਮਰਿਆ ਤੇ ਲਾਉਂਦੇ ਹੀ ਆ ਇਹ ਤੇ ਦੂਰ ਹੀ ਹੈ

ਪਰ ਨਹੀਂ ਭੈਣਾਂ ਓਹਨੇ ਵੀ ਪੈਰਾ ਧਰ ਲਿਆ ਹੋਵੇ ਕਿ ਕਰ ਸਕਦੇ ਆਪਾ ਚਲੋ

ਹਮਮ ਕੰਪੇ ਹੁਣੇ ਨਹੀਂ ਆਏ ਮਨੀ ਵੀ ਨੀ ਮਨੀ ਦੀ ਮੰਮੀ ਹੋਣੀ

ਆਹੋ ਹੋ ਗਈ ਹੋਣੀ ਚਾਰ ਪੰਜ ਮਹੀਨੇ ਦੀ ਪੋਤਰੀ ਤੇ ਹਮਮ ਆਹੋ ਮਾਂ ਪਿਉ ਘਰ ਜਾਣਾ ਫਿਰ ਇਹਨਾਂ ਨੇ ਆਉਣਾ ਅੱਠਵੇਂ ਸੱਤਵੇਂ ਮਹੀਨੇਂ ਖਰੇ ਕਿਹੜੇ ਪਹਿਲੇ ਅੱਛਾ ਅੱਛਾ ਆਹ ਜਦੋ ਝੋਨਾ ਪਕਣੇ ਓਦੋਂ ਆਉਂਦੇ ਹੋਣੇ ਕਿਉਂਕਿ ਚਾਤੀ ਮਿੰਦਰ ਨੇ ਪੈਲੀ ਲਈ ਨਾ ਠੇਕੇ ਤੇ ਉਹਨਾਂ ਦੀ ਵੀ

ਆਹੋ ਉਹਨੇ ਲਈ ਓਹਨੂੰ ਪਤਾ ਹੋਣਾ ਉਥੇ ਹਾਂ ਦੋ ਦੀਵਾਨਾ ਵਿਚ ਓਹਨੇ ਪੱਕਣੀ ਹੁਣ ਇਹਨਾਂ ਦੀ ਵੀ ਲਈ ਕੀਤੀ ਦੀ ਇਹਨੇ ਠੇਕੇ ਤੇ ਪਾ ਲਈ ਉਹ ਸਚੋ ਸੱਚੀ ਲੱਲੀ ਹਾਂ ਉਹ ਕਹਿੰਦੀ ਘਰ ਤੇਰੇ ਨਾਲ ਰਹਿੰਦਾ ਤੇ ਪਹਿਲਾ ਲੇਲੋ ਰਹਿੰਦੀ ਫਿਰ ਮੈਂ ਕਿਹਾ ਚੱਲ ਲੈ ਲਾ ਹੁਣ ਮੰਗ ਪਿਆ ਵਾ

ਛੋ ਨੂੰ ਵਧੀਆ

ਤੇ ਹੁਣ ਕਿ ਬੀਜੀਆਂ ਉਹਨੇ ਹੁਣ ਉਹਨਾਂ ਨੇ ਤਰੀ ਬੀਜੀ ਨਿਮੇ ਨੇ ਲਈ ਉਥੇ ਡੇਰੇ ਆਲੇ ਨੇ

ਹਾਂ ਗਾਤਾ ਤੇ ਭਿੰਡੀਆਂ ਲਾਇਆਂ ਹੋਇਆਂ ਅੱਛਾ ਹਾਂ ਭਿੰਡੀਆਂ ਵੀ ਲਾ ਕੇ ਦੇ ਦਿੰਦੇ ਨੇ ਸਾਰੇ ਵਾਵਾ ਲੱਥ ਦੀਆਂ ਹਾ ਲੱਥ ਜਾਂਦੀਆਂ ਦੱਸ ਕੇ ਕਿਲੋ ਦੱਸ ਪੰਦਰਾਂ ਕਿਲੋ ਲੱਥ ਜਾਂਦੀਆਂ ਨੇ

ਉਹ ਰੋਜ਼ ਲੱਥਦੀ ਆ ਹਾਂ ਰੋਜ਼ ਲੱਥਦੀਆ ਬਥੇਰੀਆਂ ਉਹਨੇ ਵੰਡੀਆਂ ਦਿਤੀਆਂ ਸਾਰੀਆਂ ਨੂੰ ਉਹਨੇ ਜਿਦਾ ਗੋਭੀ ਵੰਡੀ ਗੋਭੀ ਬੜੀ ਵੰਡੀ ਹੀ ਉਹਨੇ ਹੁਣ ਭਿੰਡੀਆਂ ਬਥੇਰੀਆਂ ਵੰਡਣ ਦਈ ਚਲੋ ਚੰਗੀ ਜਾਨ ਨਾਲ ਸਤਾਓ

ਮੈਂ ਤੇ ਖਾ ਲਈਆਂ ਦੋ ਵਾਰੀ ਸਗੋਂ ਵਧੀਆ ਹੈ

ਨਾ ਇਹਨਾਂ ਵੀ ਲਾਈਆਂ ਵਾਂ ਬਤਾਊਂ ਵੀ ਲਾਏ ਆ

ਚਲੋ ਤੁਹਾਨੂੰ ਮੌਜ ਲੱਗੀ ਆ

ਇਹ ਵੇਲੇ ਚਾਹ ਦੀ ਮੌਜ ਲੱਗੀ ਆ ਤੁਹਾਨੂੰ ਤੇ ਘਰ ਦੀ ਸਬਜ਼ੀ ਦਾ ਫਾਇਦਾ ਹੈ ਸਾਰਾ ਸਿਆਲ ਗੋਭੀ ਖਾਂਦੀ ਹੁਣ ਭਿੰਡੀਆਂ ਖਾਣ ਦੇ ਆ

ਹੈਲੋ ਜਾਨਸੀ ਦੀਦੀ! ਜਾਨਸੀ ਦੀਦੀ ਹੋਰ ਸੁਣਾਓ ਭੈਣ ਜੀ? ਹਾਂਜੀ ਠੀਕ ਜੇ ਤੁਸੀਂ ਸੁਣਾਓ? ਹਾਂਜੀ ਅਸੀਂ ਵੀ ਠੀਕ ਠਾਕ ਹਾਂ ਵਧੀਆ ਵਾ ਹੋਰ ਬੱਚਿਆਂ ਦੀ ਸੁਣਾਓ ਤੁਸੀਂ? ਅਸੀਂ ਵੀ ਸੁਣਾਉਣ ਲੱਗੇ ਆਂ ਚਾਹ ਪੀਣੇ ਆਂ ਰੋਟੀਆਂ ਪਕਾਉਣੇ ਆਂ ਖਾਨੇ ਆਂ ਵਧੀਆ ਹੋਜੂ ਗਾ ਨਾ

ਹੋਰ ਹਾਂ ਅੱਜ ਮੌਸਮ ਹੋ ਗਿਆ ਬੱਦਲ

ਚਲੋ ਠੀਕ ਆ ਵਰਣ ਵਾਲਾ ਤਾਂ ਨਹੀਂ ਹੋਇਆ ਵਾ ਵੇਖੋ ਹੁਣ ਕੀ ਰੱਬ ਕਰਦਾ ਵਾ? ਵੇਖੋ ਕੀ ਕਰਦਾ?

ਹਾਂਜੀ ਓਹਦੀ ਇੱਛਾ ਹੀ ਹਾਂ ਹਾਂਜੀ ਚਲੋ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਆ

ਓਹਦੀ ਇੱਛਾ ਵਾ ਜੋ ਓਹਦੀ ਰਜਾ ਚ ਹੀ ਰਹਿਣਾ ਪੈਣਾ ਇਨਸਾਨ ਨੂੰ

ਹਾਂ ਹੋਰ ਫੇਰ ਹਾਂਜੀ ਇਹਿੰਦੇ ਪਾਪਾ ਆਏ ਨਹੀਂ ਹਜੇ ਕੰਮ ਤੋਂ

ਹਾਂਜੀ ਬੱਚੇ ਰੋਟੀ ਖਾਣ ਡਏ ਸੀ।

ਆਹੋ ਤੇ ਭੁੱਖ ਤੇ ਲੱਗੀ ਏ ਹਾਂਜੀ ਪਾਪਾ ਹਜੇ ਤੇ ਅੱਠ ਕੇ ਵਜੇ ਆਉਂਦੇ ਜੇ ਅੱਛਾ ਵੱਜਣ ਹੀ ਵਾਲੇ ਹੋਣੇ ਨੇ

ਚੱਲ ਕੋਈ ਨਹੀਂ ਆ ਜਾਂਦੇ ਆ ਹੋਣ ਹੀ ਵਾਲਾ ਟਾਈਮ ਆ ਜਾਣਾ ਓਹਨਾਂ ਨੇ ਅੱਧੇ ਘੰਟੇ ਤਕ ਪੌਣੇ ਘੰਟੇ ਤਿਕਰ

ਹਾਂਜੀ ਹਣਾ ਹਾਂਜੀ ਫ਼੍ਰੀ ਹੋ ਜਾਣਾ

ਆਹੋ ਚਲੋ ਕੋਈ ਨਹੀਂ ਹਾਂਜੀ ਵੀ

ਹਾਂਜੀ ਹਾਂਜੀ ਵਧੀਆ ਜੇ

ਆਹੋ ਹਾਂਜੀ ਚਲੋ ਵਧੀਆ ਖਾਦੇ ਨਾਲ ਟਾਈਮ ਪਾਸ ਹੋ ਜਾਇਆ ਕਰਨਾ ਨਾ ਹਾਂ ਹਾਂ ਐਦਾਂ ਹੀ ਐ ਹੁਣ ਨੀਂਦ ਵੀ ਨਹੀਂ ਆਇਆ ਕਰਨੀ ਨਹੀਂ ਨਹੀਂ ਐਡੀ ਗੱਲ ਵੀ ਨਹੀਂ ਆ ਹਾਂ ਨੀਂਦ ਤੇ ਆਇਆ ਕਰੂਗੀ ਨੀਂਦ ਬਹੁਤ ਆਉਂਦੀ ਆ ਨਹੀਂ ਯਾਰ ਦੋ ਦੋ ਚਾਰ ਦਿਨ ਨਾ ਲੱਮੇ ਪਾਓ ਤੇ ਫੇਰ ਨਹੀਂ ਓਹ ਫੇਰ ਕੰਮ ਹੋ ਜਾਂਦਾ ਫ਼੍ਰੀ ਹਾਂਜੀ ਨਹੀਂ ਨਹੀਂ ਮੈਨੂੰ ਬਹੁਤ ਆਉਂਦੀ ਆ

ਮੈਂ ਤੇ ਆਪਣੀ ਓਹ ਜਿਠਾਣੀ ਨੂੰ ਕਹਿੰਦੀ ਹੁਨੀ ਆ ਮੈਂ ਕਿਹਾ ਲੋਕੀਂ ਕਹਿੰਦੇ ਨਾ ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੀਂਦ ਨਹੀਂ ਆਈ ਮੈਂ ਤੇ ਦਿਨੇ ਸੋ ਲਵਾਂ ਮੈਨੂੰ ਰਾਤ ਨੂੰ ਵੀ ਓਨੀ ਹੀ ਆਉਂਦੀ ਆ